hello hello hello hello

ਅੱਛਾ

ਚਲੋ ਕੋਈ ਨਾ ਛੱਡੋ ਤੁਸੀਂ ਮਨਾਲੀ ਗਏ ਹੋ ਮਨਾਲੀ ਮਨਾਲੀ ਗਿਆ ਹਾਂਜੀ ਹਾਂ ਮੈ ਬਹੁਤ ਪਹਿਲਾਂ ਗਿਆ ਸੀ ਦੋ ਹਜ਼ਾਰ ਦੇ ਅੱਠ ਨੋ ਸ਼ਾਇਦ ਗੱਲ ਏ ਮਨਾਲੀ ਗਏ ਤੀ ਮਨੀਕਰਣ ਸਾਹਿਬ

ਵਧੀਆ ਏਰੀਆ ਏ ਘੁੱਮਣ ਨੂੰ

ਝਰਨੇ ਚੱਲਦੇ ਏ ਕਿੰਨੇ ਕਿੰਨੇ ਦਰਿਆ ਹੁੰਦੇ ਏ ਨਹਿਰਾਂ

ਹਰਿਆਲੀ ਕਿੰਨੀ ਏਹ ਠੰਡਾ ਉਹ ਵੀ ਠੰਡਾ ਏਰੀਆ ਆਂ

ਤੁਸੀਂ ਮਨਾਲੀ ਤੱਕ ਆਪਣੀ ਗੱਡੀ ਤੇ ਜਾਂ ਸਕਦੇ ਹੋ ਮਨਾਲੀ ਤੋ ਅੱਗੇ ਨਹੀਂ ਜਿਹੜਾ ਤੁਸੀਂ ਰੋਤਾੰਗ ਏ ਤਾ ਤੁਹਨੂੰ special ਗੱਡੀ ਕਰਨੀ ਪੈਣੀ ਏ local ਗੱਡੀ ਹੁੰਦੀ ਏ

ਉਥੇ ਆਂਮ ਗੱਡੀ ਨਹੀਂ ਜਾਣ ਦਿੰਦੇ

ਹੈਨਾ ਹੁਣ ਜਾਣ ਵੈਸੇ ਮਨਾਲੀ ਤਾਂ ਤੁਹਾਨੂੰ ਗੱਡੀ ਲਿਜਾਣੀ ਪੈਣੀ ਏ

ਦੇਖੋ ਜ਼ੇ ਤੁਸੀਂ ਮਨਾਲੀ ਜਾਣਾ

ਤੁਸੀਂ ਲਾਕੇ ਚਲੋ ਵੀ ਉਥੇ ਦੋ ਦਿਨ ਦਾ ਪ੍ਰੋਗਰਾਮ ਰੱਖੋ

ਏਹ ਤਾਂ ਏ ਜ਼ੀ ਦੋ ਦਿਨ ਦਾ ਘੱਟੋ ਘੱਟ ਪ੍ਰੋਗਰਾਮ ਰੱਖੋ ਇੱਕ ਦਿਨ ਵਿੱਚ ਨਹੀ ਘੁੱਮ ਸਕਦੇ ਜੇ ਸੋਚਿਆ ਇੱਕ ਦਿਨ ਵਿੱਚ ਜਾਕੇ ਇੱਕ ਰਾਤ ਕੱਟ ਕੇ ਅੱਗਲੇ ਦਿਨ ਆ ਜਿਹੇ ਨਾ ਜੀ

ਦੋ ਦਿਨ ਉਥੇ ਰਹੋ ਫ਼ੇਰ ਏ

ਹੋਰ ਦੇਖੋ ਜ਼ੇ ਤੁਹਾਨੂੰ ਮਤਲਬ ਕੋਈ ਰਹਿਣ ਰਹੁਣ ਵਿੱਚ ਦਿੱਕਤ ਆਉਦੀ ਏ ਜਾ ਕੁੱਛ

hello ਅੱਸੀ ਦੇਖਲੋ ਉਥੇ ਗੁਰੂਦੁਆਰੇ ਚ

ਉਹ ਗੁਰੂਦਵਾਰੇ ਚ ਕਮਰਾ ਮਿੱਲ ਗਿਆ ਅੱਸੀ ਉਥੇ ਪਏ ਟੋਹਰ ਨਾਲ ਠੀਕ ਏ ਜਿੰਨੇ extra ਕੁੱਛ ਖਾਣਾ ਪੀਣਾ ਬਹਾਰ ਖਾਲੋ ਨਹੀਂ ਗੁਰੂਦਵਾਰੇ ਲੰਗਰ ਚੱਲ ਏ ਰਿਹਾ ਨਾ ਉਹ ਵੀ ਵਧੀਆ ਆਪਣਾ ਘੁੱਮੋ ਫ਼ਿਰੋ ਆਕੇ rest ਕਰਨੀ ਬੱਸ ਜਾਵੇ ਬਰਸਾਤਾਂ ਵਿੱਚ ਨਾ ਜਾਵੇ ਏਹ ਥੋੜਾ ਜਾਂ ਹੈਗਾ negative point

ਹਾਂ ਏਸ ਚ problem ਏਹ ਥੋੜੀ ਜ਼ੀ

ਮਨਾਲੀ ਲਾਹੋ ਦੋ ਦਿਨ ਦੋ ਰਾਤਾਂ ਲਾਕੇ ਠੀਕ ਏ ਮਨੀਕਰਣ

ਹਾਂ ਗਰਮ ਪਾਣੀ ਠੰਡੇ ਪਾਣੀ

ਉਥੇ ਤਾਂ ਮਨੀਕਰਣ ਏ ਰਹਿਣ ਰਹੁਣ ਦੀ ਥਾਂ ਨਹੀਂ ਉਥੇ ਤਾਂ ਕਿਥੇ ਹੋਣੀ ਏਹ ਜੀ ਵਾਧੂ ਕਮਰੇ ਖਾਣੇ ਪੀਨੇ ਦੀ ਕੋਈ problem ਨਹੀਂ

ਹਮ ਠੀਕ ਏ ਬਹੁਤ ਵਧੀਆ ਜਗ੍ਹਾ ਹੋਰ ਤੁਸੀਂ ਕਿਥੇ ਕਿਥੇ ਘੁੱਮੇ

ਇੱਧਰ ਤਾਂ ਨਹੀਂ ਗਏ ਤੁਸੀਂ ਇੱਧਰ ਕਾਂਗੜਾ ਕਾਂਗੜੇ side

ਅੱਛਾ ਜ਼ੀ ਉਹ ਵੀ ਬਹੁਤ ਵਧੀਆ ਦੇਖੋ ਅਸੀਂ ਗਏ ਹੋਗੇ ਦੱਸ ਕ ਸਾਲ ਹੋ ਗਏ ਦੱਸ ਪੰਦਰਾ ਸਾਲ ਹੋ ਗਏ

ਅੱਸੀ ਗਏ ਤੇ ਪੰਜ ਜਾਣੇ ਦੇਖਲੋ ਮੁੰਡੇ ਮੁੰਡੇ ਪੰਜ ਜਾਣੇ ਚਲੋ ਘੁੱਮ ਕੇ ਆਈਏ

ਅੱਸੀ ਬਣਾਕੇ ਗਏ ਸੀ ਇੱਕ ਛੋਟਾ ਜਾਂ tour

ਉਰੇ ਤੇ ਆਪਾ ਉਰੇ ਆਨੰਦਪੁਰ ਸਾਹਿਬ ਤੋ ਅੱਗੇ ਨੈਨਾਂ ਦੇਵੀ

ਤੇ ਵੀ ਬੱਸ ਏਨਾ ਕ ਸੀਗਾ ਭਾਈ ਅੱਸੀ ਚੱਲੇ ਗਏ ਮੁੰਡੇ ਖੁੱਡੇ ਸੀਗੇ ਵਿਆਹ ਤੇ ਪਹਿਲਾਂ ਦੀਆ ਗੱਲਾਂ

ਵੀ ਆਪਾ ਬਾਬਾ ਬਲਾਕ ਨਾਥ ਜਾਣਾ ਕਿਸ਼ਤੀ ਰਾਹੀ ਦੇਖੋ

ਠੀਕ ਏ ਇੱਕ ਤਾਂ ਡਰ ਲੱਗੇ ਇੱਕ ਤਾਂ ਖ਼ਾਸਾ ਬੜਾ ਲੇ ਆਏ ਉਹ

ਚਲੋ ਅੱਸੀ ਬੇਹ ਗਏ ਚਲੇ ਗਏ ਜ਼ੀ

ਠੀਕ ਏ ਬਾਲਕ ਨਾਥ ਤੇ ਗਏ ਇੱਕ ਰਾਤ ਰਹੇ ਵਧੀਆ ਸੋਹਣੀ ਜਗ੍ਹਾ ਐਨ ਘੁੱਮਣ ਫਿਰਣ ਨੂੰ ਠੀਕ

ਘੁੱਮੇ ਫਿਰੇ ਦੁਹੇ ਦਿਨ ਕਿ ਕਰਿਆ ਸਾਡੇ ਨਾਲ ਇੱਕ ਮੁੰਡਾ ਸੀ ਉਹ ਘੁੱਮਣ ਫਿਰਣ ਦਾ ਬਹੁਤ ਸੋਕੀਨ ਸੀਗਾ

ਹੁਣ ਅੱਗੇ ਜਾਣਾ ਘੁੱਮਣ

ਠੀਕ ਏ ਅੱਗੇ ਜਾਣਾ ਹੁਣ ਕਿੰਨਾ ਕ਼ ਹੁਣ ਵਾਪਿਸ ਮੁੜੋ

hello ਅੱਸੀ ਉਹ ਨੂੰ ਕਿਹਾ ਅੱਗੇ ਕਿਥੇ ਜਾਣਾ

ਤਿੰਨ ਦਿਨ ਤਾਂ ਹੋ ਗਏ ਨਹੀਂ ਕਹਿੰਦਾ ਜਾਣਾ

ਦੁਹਾ ਮੁੰਡਾ ਅੱਸੀ ਦੋਵੇ ਅੱਗੇ ਤੁਰ ਪਏ ਪਿਛੇ ਆਲਾ ਡਰ ਕੇ ਪਹਿਲੇ ਹੀ ਵਾਪਿਸ ਆ ਗਿਆ

ਗਏ ਸਿੱਧਾ ਹੀ ਦੇਖਲੋ ਜੀ ਆਪਣਾ ਕਾਂਗੜੇ

ਉਹ ਸਾਲਾਂ ਅੱਗੇ ਹੋਣਾ ਉਹ ਮੈ ਕਿਹਾ ਤੂੰ ਤਾਂ ਪੰਜ ਜਾਣੇ ਚੋ ਦੋ ਜਾਣੇ ਚਲੇ ਗਏ

ਮੁੜਨਾ ਜਦ ਪੈਸੇ ਵੀ ਥੋੜੇ ਮਾੜੇ ਮੋਟੇ ਹੁੰਦੇ ਸੀ ਕੋਲ

ਉਥੇ ਗਏ ਉਥੇ ਕਹਿੰਦੇ ਹੋਰ ਅੱਗੇ ਜਾਣਾ

ਦੇਖੋ ਐਨਾ ਅੱਗੇ ਤੋ ਅੱਗੇ ਜਾਈ ਗਏ ਅੱਗੇ ਫ਼ੇਰ ਚਲੇ ਗਏ ਚਮੁੰਡਾ ਦੇਵੀ ਮੰਦਿਰ ਬੱਸ ਜਾਕੇ ਧਰਮਸ਼ਾਲਾ ਦੇ ਨੇੜੇ ਤੇੜੇ ਲੱਗ ਗਏ ਨਾਲੇ ਸਾਰਿਆ ਨੇ ਮਾਤਾ ਦੇ ਦਰਸ਼ਨ ਕਰ ਲਏ ਨਾਲੇ hill station ਘੁੱਮ ਲਏ ਹੋਰ ਨਾਲੇ hill station ਘੁੱਮ ਲਏ ਅੱਸੀ ਚਮੁੰਡਾ ਦੇਵੀ ਮੰਦਿਰ

ਠੀਕ ਏ ਕਮਰੇ ਲੱਕੜ ਦਾ ਘਰ ਲੱਕੜ ਦੇ ਕਮਰੇ

ਨਹੀਂ ਜਿਆਦਾ ਹੋਣ ਤਾਂ ਬਣਾ ਲੇ ਹੋਣੇ ਪੱਕੇ ਕਰ ਲਏ ਜਾਂ ਲੱਕੜ ਦੇ ਕਮਰੇ ਸੀਗੇ ਦੇਖਲੋ ਲੱਕੜ ਦੇ ਕਮਰੇ ਵਿੱਚ ਰਹੇ ਆਂ ਉੱਪਰ ਲੱਗੇ ਜਿਵੇਂ ਮੀਹ ਪੈਂਦਾ ਬਾਂਦਰ ਬੁੰਦਰ ਬਹੁਤ ਜਿਆਦਾ

ਮੂੰਗੀ ਮਸਰੀ ਦਾਲ ਲੰਗਰ ਚ ਮੂੰਗੀ ਮਸਰੀ ਦਾਲ

ਉਹ ਕਹਿੰਦਾ ਹੋਰ ਦੇਖ ਉਥੇ ਜਾਕੇ ਹੋਰ ਅੱਗੇ ਜਾਣਾ

ਹੁਣ ਤੂੰ ਜਾਕੇ ਚਾਈਨਾਂ ਵਿੱਚ ਵੜਨਾ ਜਾਕੇ

ਤਿੱਬਤ ਤੱਕ ਤਿੱਬਤ ਤੱਕ ਆ ਗਏ

ਦੇਖਲੋ ਬੱਸ ਜੀ

ਤੰਗ ਰਾਸ਼ਤਾ ਠੀਕ ਏ ਛੋਟਾ ਰਾਸਤਾ ਨਾ ਗੱਡੀ ਏ ਪੇਦਲ ਕਰਨਾ ਪੈਣਾ ਸਾਰਾ ਉਹ ਮੁੰਡਾ ਮੰਨੇ ਨਾ ਉਹ ਮੈ ਕਿਹਾ ਬਾਬਾ ਰਹਿਣ ਦੇ ਹੁਣ ਪਿਛੇ ਮੁੜਦੇ ਏ

ਚੱਲ ਫ਼ੇਰ ਵੀ ਉੱਪਰ ਤਾਂ ਗਏ ਨਹੀਂ ਵਾਪਿਸ ਮੁੜੇ ਆਏ ਵਾਪਿਸ ਮੁੜ ਕੇ ਫ਼ੇਰ ਕਹਿੰਦਾ ਹੁਣ ਉਥੇ ਜਾਣਾ ਚਿੰਤਪੁਰਣੀ

ਮਾਤਾ ਚਿੰਤਪੁਰਣੀ ਚਲੇ ਗਏ ਠੀਕ ਏ ਉਥੇ ਵੀ ਘੁੱਮੇ ਮੱਥਾ ਟੇਕਿਆ ਫ਼ੇਰ ਕਹਿੰਦਾ ਬਾਬਾ ਵੰਡਭਾਗ ਸਿੰਘ ਤੇ ਜਾਣਾ

ਵੰਡਭਾਗ ਸਿੰਘ ਦੇ ਹੋਰ ਕਹਿੰਦਾ ਅੱਗੇ ਕਹਿੰਦਾ ਇੱਕ ਪੀਰ ਨਿਗਾਹੇ ਏ ਉਥੇ ਵੀ ਜਾਣਾ ਉਹ ਮੈ ਕਿਆ ਘਰ ਵੀ ਜਾਣਾ ਉਹ ਤਾਂ ਉੰਨੇ ਕੋਲ ਆਂ ਗਿਆ ਪੀਰ ਨਿਗਾਹੇ ਹਾਂ ਉੱਧਰ ਆਂ ਗਿਆ ਬੱਸ ਉਹੀ ਨਿਆਣੀ ਮੱਤ ਕਹਿੰਦਾ ਵੀ ਉੱਧਰ ਨੂੰ ਜਾਈ ਜੋ ਘੁੱਮੀ ਜੋ

ਮੈ ਕਿਆ ਬੱਸ ਪੈਸੇ ਨਹੀਂ ਹੈਗੇ ਆਪਣੇ ਕੋਲ ਕੁੱਛ ਨਹੀਂ ਮਾੜੇ ਮੋਟੇ ਪੈਸੇ ਰਹਿ ਗਏ ਹੁਣ ਵਾਪਸ ਮੁੜੋ ਚਲੋ ਚਲੀਏ

ਰਾਤ ਨੂੰ ਅੱਸੀ ਆਨੰਦਪੁਰ ਸਾਹਿਬ ਏ ਉਥੇ ਤੱਕ ਨੰਗਲ ਤੱਕ ਆਏ

ਰਾਤੋ ਰਾਤ ਬੱਸ ਫੜ ਕੇ ਆਨੰਦਪੁਰ ਆਏ ਉਥੇ ਗਏ ਦੁਏ ਦਿਨ ਨਾਲ train ਫੜਕੇ ਘਰ ਨੂੰ ਆਏ ਦੱਸ

ਨਾ ਉਸ time ਫ਼ੋਨ ਹੁੰਦੇ ਸੀਗੇ ਮੋਬਾਇਲ ਵੀ ਕੋਲ ਨਹੀਂ ਹੁੰਦੇ ਸੀਗੇ

ਮੇਰੇ ਕੋਲ ਛੋਟਾ ਮੋਬਾਇਲ ਹੁੰਦਾ ਸੀਗਾ ਵਧੀਆ ਏ ਘੁੱਮੇ ਆਏ ਹਾਂ ਘੁੱਮੇ ਆਏ ਏਹ ਉਸ time ਗੁੱਸਾ ਆਉਦਾ ਸੀ ਕਿਥੇ ਫੱਸ ਗਏ ਯਾਰ ਇਹਦੇ ਨਾਲ ਜਾਕੇ

ਪਰ ਜ਼ੇ ਹੁਣ ਦੇਖੀਏ ਹੁਣ ਏਹ ਲੱਗਦਾ ਵੀ ਵਧੀਆ ਘੁੱਮੇ ਆਏ

ਹਾਂਜੀ ਕੀ ਹਾਲ ਏ

ਬੱਸ ਕਿ ਕਰ ਰਹੇ

ਬੱਸ ਕੁੱਝ ਨਹੀਂ ਵਿਹਲੇ ਬੱਚੇ ਉਹਦਾ ਮਨੂ ਦਾ ਹੀ ਪੁੱਛਣਾ ਸੀਗਾ ਕਿ ਕਿਵੇਂ ਪੜ੍ਹਦਾ ਪੜ੍ਹਦਾ ਤਾਂ ਵਧੀਆ